ਕਮਰਾ ਦਿਖ ਰਿਹਾ ਹੈ ਜਿੱਥੇ ਇੱਕ ਵੱਡਾ ਹਰੇ ਰੰਗ ਦਾ ਸੋਫਾ --

ਤੇ ਇੱਕ ਹੋਰ ਮੁੰਡਾ ਕੁਰਸੀ ਕੋਲ ਖੜਾ ਦਿਖ ਰਿਹਾ ਹੈ।

ਤੇ ਕੰਧ ਨੂੰ ਲਾਲ ਤੇ ਪੀਲੇ ਰੰਗ ਦਾ ਰੰਗ --

ਇੱਧਰ ਸਾਨੂੰ ਇੱਕ ਦੁਕਾਨ ਦਿਖ ਰਹੀ ਹੈ।

ਇਧਰ ਸਾਨੂੰ ਇੱਕ ਸਕੂਲ ਦੇ ਵਿਦਿਆਰਥੀ ਬੈਠੇ ਹੋਏ ਦਿਖ ਰਹੇ ਹਨ।

ਤੇ ਦੂਰ ਇੱਕ ਫਰਿਜ ਪਈ ਹੈ ਜਿਸ ਵਿੱਚ ਕੋਲਡਰਿੰਕ ਦੀਆਂ ਬੋਤਲਾਂ ਪਈਆਂ ਹੋਈਆਂ ਹਨ।

ਤੇ ਮੋਟਰਸਾਈਕਲ ਤੇ ਵਿਅਕਤੀ ਪੈਟ੍ਰੋਲ ਭਰਵਾ ਰਹੇ ਹਨ।

ਘਾਰ ਦਿੱਖ ਰਿਹਾ ਹੈ ਜਿਹਦੇ ਬਾਹਰ ਇੱਕ ਵੱਡਾ ਦਰਵਾਜਾ ਲੱਗਾ ਹੋਇਆ ਹੈ।

ਪਏ ਹੋਏ ਹਨ ਤੇ ਤਿੰਨ ਚਾਰ ਗਮਲੇ ਵੀ ਅੰਦਰ ਪਏ ਹੋਏ ਦਿਖ ਰਹੇ ਹਨ।

ਤੇ ਦੂਰ ਹੀ ਕੁਝ ਦਰੱਖਤ ਵੀ ਲੱਗੇ ਹੋਏ ਦਿਖ ਰਹੇ ਹਨ।

ਪੋਸਟਰ ਲੱਗਾ ਹੋਇਆ ਹੈ ਜਿਸ ਉੱਪਰ ਪੀ_ਟੀ_ਸੀ ਨਿਊਜ ਲਿਖਿਆ ਹੋਇਆ ਦਿੱਖ ਰਹੀਆਂ ਹੈ।

ਕਮਰਾ ਦਿੱਖ ਰਿਹਾ ਹੈ ਜਿੱਥੇ ਇੱਕ ਡੋਕਟਰ ਇੱਕ ਨਰਸ --

ਇਧਰ ਸਾਨੂੰ ਇੱਕ ਪਾਰਕ ਦਿਖ ਰਿਹਾ ਹੈ ਜਿੱਥੇ--

ਇੱਧਰ ਸਾਨੂੰ ਇੱਕ ਚਿੱਟੇ ਰੰਗ ਦੀ ਗੱਡੀ ਦਿਖ ਰਹੀ ਹੈ।

ਜਿਸ ਉੱਪਰ ਗੋਰਾ ਡਰਾਈਵਿੰਗ ਸਕੂਲ ਦਾ ਪੋਸਟਰ ਲੱਗਾ ਹੋਇਆ ਹੈ।

ਤੇ ਕੋਲ ਹੀ ਇੱਕ ਰੇੜੀ ਤੇ ਦੋ ਮੋਟਰਸਾਈਕਲ --

ਇਧਰ ਸਾਨੂੰ ਇੱਕ ਸੜਕ ਦਿਖ ਰਹੀ ਹੈ।

ਸੜਕ ਦੇ ਪਰਲੇ ਪਾੱਸੇ ਇੱਕ ਦੁਕਾਨ ਹੈ ਜਿਹਦੇ ਬਾਹਰ ਟਾਈਲਗਾਰ ਨਾਮ ਦਾ ਪੋਸਟਰ --

ਲੱਗਾ ਹੋਇਆ ਹੈ ਤੇ ਬਾਹਰ ਇੱਕ ਪਾਣੀ ਵਾਲੀ ਟੈਂਕੀ ਪਈ ਹੈ ਤੇ ਇੱਕ ਮੁੰਡਾ ਹੈ।

ਇਧਰ ਸਾਨੂੰ ਇੱਕ ਦੁਕਾਨ ਦਿਖ ਰਹੀ ਹੈ ਜਿਸ ਦੇ ਬਾਹਰ ਇੱਕ ਬੈਨਰ --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

ਗੌਤਮ ਸੈਨੇਟਰੀ ਦੀ ਦੁਕਾਨ ਦਿਖ ਰਹੀ ਹੈ।

ਹਰੇ ਪੀਲੇ ਤੇ ਲਾਲ ਰੰਗ ਦੇ ਫੁੱਲਾਂ ਨਾਲ --

ਬਣਾਇਆ ਹੋਇਆ ਹੈ ਤੇ ਕੋਲ ਹੀ ਟੋਕਰੀ ਵਿੱਚ ਹੋਰ ਵੀ --

ਇਧਰ ਸਾਨੂੰ ਇੱਕ ਮੇਜ ਪਿਆ ਦਿਖ ਰਿਹਾ ਹੈ।